ਆਂਟੀਆਂ ਆਪਣੇ ਉਹਨਾ ਨਾਲ ਸਾਰੀ ਗੱਲ ਵੀ ਆ ਇੰਨੁ ਆ ਸੂਟ ਲੱਗਦੀ ਏ ਆਪਾਂ ਹੁਣ ਅੱਗਲਾ ਤਾਂ ਦੇਖ ਕੇ ਵੀ ਨੀ ਜਾਂਦਾ ਅੱਗਲਾ ਕਹਿੰਦਾ ਉਹਨੂੰ ਨੀ ਮੈਂ ਦੱਸਣਾ ਇਹ ਗੱਲ ਨਾ ਨਾ ਅੱਗਲਾ ਕਹਿੰਦਾ ਜੇ ਉਹਨੂੰ ਪਤਾ ਲੱਗ ਗਿਆ ਲੈ ਏ ਤਾਂ ਕੱਲ ਨੂੰ ਮਾਰਿਆ ਜੂ

ਇਹਨਾ ਦੀ ਇਹੀ ਸੋਚਣੀ ਹੁੰਦੀ ਏ ਵੀ ਹਨਾ ਆਪਾਂ ਨੂੰ ਹਰ ਇੱਕ ਨੂੰ change ਹੋਣਾ ਚਾਹੀਦਾ

ਚਲੋ ਲੇਕਿਨ ਇਹ ਏ ਵੀ ਆਪਾਂ ਕਿਸੇ ਦਾ ਮਾੜਾ ਵੀ ਨਹੀਂ ਕਰਦੇ

ਦਿਮਾਗ ਇੱਕ ਜਾਮ ਹੋਣ ਵਾਲਾ ਸੀ ਜੇ ਆਪਾਂ ਈ ਸੋਚਣਾ ਅੱਗੇ ਵੱਧ

ਕੁੱਝ ਗੱਲਾਂ side ਤੇ ਕਰਨੀਆਂ ਵੀ ਪੈਣ ਗਿਆ ਹੁਣ

ਵਿੱਚ ਦੇਖ ਲੋ ਇੰਨੇ ਇੰਨੇ orchestra ਮਤਲਬ ਕਿੰਨੇ ਕਿੰਨੇ ਪੈਸੇ ਫਾਲਤੂ ਦੇ ਈ ਏ ਇਹ

ਵੀਹ ਵੀਹ ਲੱਖ ਰੁਪਏ ਆ ਦਾ ਇੱਕ singer ਆਂਦਾ ਜੀ

ਇਹੀ ਜੇ ਆਪਾਂ ਫਜੂਲ waste ਨਾ ਕਰੀਏ ਤਾਂ ਕਿੰਨਾ ਵਧੀਆ ਉਹੀ

ਹੁਣ ਦੇਖੋ ਹੁਣ ਉਹਦੇ ਵਿੱਚ ਦੇਖੋ pizza burger ਕੀ ਨਹੀਂ ਮਿਲਦਾ even ਤਾਂ ਉਹੀ ਤਾਂ ਹੈ ਹੁਣ ਇਹ ਮਗਰ ਦੇਖਿਆ ਜਾਏ ਕੁੜੀ ਦੇ ਵਿਚਾਰੀ ਦੇ ਮਾਂ ਬਾਪ ਪੈਸੇ ਵੀ ਚਾਹੇ ਅੱਗਲਾ ਕਰਜਾ ਲੈ ਕੇ ਵਿਆਵੇ ਜਿਵੇਂ ਮਰਜੀ ਵਿਆਵੇ ਇਹ ਤਾਂ ਕੂੜੀ ਨੂੰ ਪਤਾ ਲੋਕੀ ਤਾਂ ਕਹਿੰਦੇ ਨੇ ਖਾ ਪੀ ਕੇ ਵੀ ਜੁਤੀਆਂ ਮਾਰਦੇ ਨੇ ਡਕਾਰ ਤਾਂ ਉਹਨਾ ਨੇ ਖਾ ਪੀ ਕੇ ਵੀ ਮਰ ਲੈਣਾ ਬਿੰਨਾ ਖਾਧੇ ਵੀ ਉਹਨਾ ਨੇ ਗੱਲਾਂ ਦਸ ਦੇਣੀਆਂ ਆ ਕੇ

ਉਹੀ ਏ ਛੋਟੇ cities ਤਾਂ ਫੇਰ ਵੀ ਬੜੀਆਂ ਚ ਤਾਂ ਮੰਨ ਲੋ ਵੀ ਹੁਣ ਪਚੀ ਪਚੀ ਤਿਹ ਤਿਹ ਲੱਖ ਤਾਂ ਪਕਾ ਹੈਗਾ ਈ ਹੈਗਾ ਏ ਬੰਦੇ ਦਾ ਹੋਣਾ ਈ ਏ ਹਾਂ ਇੰਨਾ ਬਾਈ ਦੇਖੋ ਲੱਗ ਜਾਂਦਾ

ਵੀ ਅੱਜ ਆ ਵਾਲਾ ਪਾਣਾ ਜੀ ਇੱਦਾਂ yellow ਓ ਤੇ ਕਰਨੇ

ਹਰ ਇੱਕ ਨੂੰ ਆਪਣੇ ਦੇ ਪਈ ਵੀ ਹੁੰਦੀ ਏ ਹਰ ਇੱਕ ਨੇ ਆਪਣਾ ਦੇਖਣਾ ਹੁੰਦਾ

ਇਹ ਤਾਂ ਇਹ ਵੇਲੇ ਵਹਿਮ ਏ ਲੋਕਾ ਦੇ ਜਿਹੜੇ ਆਪਦੇ ਮਾਂ ਬਾਪ ਦੇ ਖਰਚੇ ਕਰੀ ਜਾਂਦੇ ਏ ਜਾਂ ਜਨਾਨੀਆਂ ਆਪਣੇ husband ਦੇ ਖਰਚੇ ਕਰੀ ਜਾਂਦੀਆਂ

ਹੈ ਉਹ bangle ceremony ਤੇ ਹੀ ਆਪਣਾ red ਪਾ ਲੈਂਦੀਆਂ ਨੇ

ਠੀਕ ਏ ਜੀ ਅੱਗੇ ਆਹ ਜਦੋ ਹਲਦੀ ਹੁੰਦੀ ਏ ਤਾਂ ਜੀ yellow ਪਾਉਣਾ ਇਹਨੇ lady ਸੰਗੀਤ ਤੇ ਹੀ ਫੁਲਕਾਰੀਆਂ ਲੈਣੀਆਂ ਬਹੁਤ ਜਰੂਰੀ ਨੇ compulsory

ਬਿਲਕੁਲ ਜੀ ਬਿਲਕੁਲ ਲੜਕਿਆ ਨੇ ਜੀ ਕੁੜਤੇ ਪਜਾਮੇ

ਹੁਣ ਇਹ ਜੇ ਕਹਿਏ ਅੱਗੇ ਵੀ ਬਜੁਰਗ ਇਨੇ ਵਿਆਹ ਕੀਤੇ ਨੇ ਇਹਨਾ ਨੂੰ ਪੁੱਛ ਕੇ ਦੇਖੋ ਅੱਗਲਾ ਹੈ ਘਰ ਦੇ ਉਤੇ ਈ ਉਹ ਕਰ ਦਿੰਦਾ ਵਾ

ਜਿੰਨਾ ਦੀਆਂ ਲੰਬੀਆਂ ਛੱਤਾਂ ਹੁੰਦੀਆਂ ਸੀ ਵੱਡੀਆਂ ਹੁੰਦੀਆਂ ਸੀ ਠੀਕ ਆ

ਗਲੀਆਂ ਚ ਲਾ ਦਿੰਦੇ ਸੀ ਇਹ ਜਾਣਨ ਨੂੰ ਬੜਾ ਸੋਹਣਾ ਉਹਨਾ ਨੇ ਸਕੂਲਾ ਚ ਜਾਂ ਮੰਦਰਾਂ ਚ ਠਿਹਰਾ ਸਕਦਾ ਖਾਣਾ ਪੀਣਾ ਦਾ ਪ੍ਰਬੰਦ ਉੱਥੇ ਈ ਲਾਤਾ ਨਾਲੇ ਵਧੀਆ ਹੁੰਦਾ ਸੀ ਖੁਲਾ ਖਾਂਦਾ ਸੀ ਅੱਗਲਾ ਹਾਂ ਘਰ ਦੇ ਵਿੱਚ ਅੱਗਲਾ ਹਲਵਾਈ ਕਰਦਾ ਸੀ ਹੁਣ ਤਾਂ ਚਾਹੇ ਪਲੇਟ system ਕਰਲਾ ਚਾਹੇ ਕਰਲਾ ਹਲਵਾਈ ਥੋੜਾ ਈ ਥੋੜਾ ਰਹਿਣਾ ਹਮ ਇਹੀ ਏ ਵੀ ਅੱਜਕਲ ਬਹੁਤ ਜਿਆਦਾ ਫ਼ਰਕ ਆ ਚੁੱਕਿਆ ਉਹ ਤਾਂ ਹੁਣ ਦੇਖੋ ਜੀ time ਦੇ ਨਾਲ ਅੱਗਲਾ ਕਹਿੰਦਾ ਜੀ ਬਦਲਣਾ ਬਦਲਣਾ ਬਦਲਣਾ ਉਹਨਾ ਨੂੰ ਇਹ ਨੀਂ ਦਿਖਦਾ ਹੈਗਾ ਵੀ ਮਹਿੰਗਾਈ ਨੂੰ ਦੇਖ ਕੇ ਬੀ ਸਾਨੂੰ ਸਾਰਾ ਕੁੱਝ ਆਪ ਸੋਚ ਕੇ manage ਕਰਨਾ ਚਾਹੀਦਾ ਮਹਿੰਗਾਈ ਕਿੰਨੀ ਜਿਆਦੇ ਏ

ਵਿਆਹ ਦਾ ਅੱਧ ਤਾਂ ਇੱਥੇ ਈ ਨਿਕਲ ਜਾਂਦਾ ਜੇ ਆਪਾਂ palace ਬੰਦ ਕਰ ਦਈਏ

manage ਕਰ ਲਈਏ ਉਹਨੂੰ ਥੋੜਾ ਘਟਾ ਕੇ ਆਪਾਂ ਜਿਵੇਂ ਖੂਲੀ ਥਾਂ ਤੇ ਵਧੀਆ decorate ਕਰਵਾ ਲੋ ਤੁਸੀਂ

ਹਮ ਹਾਲ ਵਧੀਆ ਕਰਵਾ ਲੋ ਸਾਰੇ

decoration ਵਧੀਆ ਕਰਵਾਲੋ flowers ਦੀ ਕਰਾਂਲੋ ਉਹ ਈ ਅੱਧ ਚ ਆ ਜਾਂਦਾ ਬੰਦਾ ਸਭ ਤੋਂ

ਹਾਂਜੀ ਨੋ ਵਜੇ ਅੱਜ ਤੁਸੀਂ ਲੈ ਲਿਆ ਜੀ ਕੱਲ ਨੂੰ ਸਾਨੂੰ ਇੰਨੇ ਵਜੇ free ਹੋਣਾ ਚਾਹੀਦਾ ਹਾਂਜੀ ਹਾਂਜੀ ਸ਼ਾਮ ਤੱਕ ਈ ਏ ਵਿਆਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਾ ਸੀ ਬੱਸ ਇੱਕ ਦਿਨ ਪਹਿਲਾਂ ਬੰਦਾ ਉ ਤਿਆਰੀਆਂ ਕਰਦਾ ਰਹੀ ਜਾਂਦਾ ਅਗਲੇ ਦਿਨ ਬੀਚਾਰੇ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੀ ਉਡੀਕ ਹੁੰਦੀ ਏ ਵੀ ਹਾਂ ਇਹ ਨਾ ਲਾ ਕੇ ਕਈ ਲੇਟ ਨਾ ਹੋ ਜਾਈਏ

ਫੇਰ ਉਹਨੂੰ ਤੇ ਮਤਲਬ ਇਹ ਬਹੁਤ ਜਿਆਦਾ ਅੱਜਕਲ ਦੇ time ਨੂੰ ਦੇ ਕੇ ਗਲਤ ਏ ਹਮ ਹਮ ਇਹ ਏ ਵੀ ਗਿਆਨ ਏ ਇੱਕ ਬੱਸ ਉਹ ਕਰਤਾ ਵੀ ਬੱਸ

ਕਹਿੰਦੇ ਜਵਾਨੀ ਚ ਪਿਆਰ ਹੋ ਗਿਆ ਸੀ ਬਜੁਲੀਆਂ ਚ ਚਾਚੀ ਨੇ ਕਹਿ ਤਾਂ ਕੀ ਤੇ ਉਹਨੇ ਕਹਿ ਤਾਂ ਉਹ ਗੱਲ ਜਬਾਨ ਦੀ ਪੱਕੀ ਹੁੰਦੀ

ਪੱਕੀ ਹੁੰਦੀ ਸੀ ਉਹ ਸਾਰੀ ਗੱਲ ਹੁਣ ਤਾਂ ਹਾਂਜੀ ਹਾਂ ਕਿਹਾ ਕਿੰਨੇ ਏ ਏਵੈ ਲੱਗਦਾ ਨਹੀਂ ਜੀ ਨਹੀਂ ਹੁਣ ਤਾਂ ਉਹ ਮਤਲਬ ਈ ਏ ਨਾ ਵੀ ਪਿਆਰ ਨੀਂ ਹੈਗਾ ਹਾਂ ਸਾਰੀ ਗੱਲ ਇਹ ਈ ਏ ਜੀ ਪਿਆਰ ਤੇ ਏ ਪਹਿਲਾਂ ਤਾਂ ਵਧੀਆ ਹੁੰਦੇ ਸੀ ਸਾਰਾ ਕੁੱਝ ਹੁਣ ਤਾਂ ਉਹੀ ਏ ਜੀ ਆਪਣੇ ਹੁਣ ਵੀ ਆਪਣੇ ਕਈ ਹੁਣ ਵੀ ਬਹੁਤ ਵਧੀਆ families ਚੱਲ ਰਹੀਆਂ ਕਿਉਂਕਿ parents ਜਿਸ ਤਰ੍ਹਾਂ ਰੱਖਦੇ ਏ ਉਸ ਤਰ੍ਹਾਂ ਬੱਚੇ ਅੱਗੇ ਹੋਈ ਜਾਨੇ ਏ ਫੇਰ ਉਹੀ ਅੱਗੇ ਚਲੋ ਵਿਆਹ ਕੇ ਜਾਂਦੀ ਏ ਉੱਦਾਂ ਉੱਦਾਂ ਸਿਖਾਉਂਦੀ ਏ

ਆਪਾਂ ਗਲਤ ਜਾਣਾ ਕੇ ਸਹੀ ਜਾਣਾ ਕਿਉਂਕਿ ਇੰਨੀ ਕ ਤਾਂ ਆਪਾਂ ਨੂੰ ਵੀ ਸਮਝ ਹੈਗੀ ਏ ਵੀ ਕੋਣ ਸਾਨੂੰ ਕੀ ਸਮਝਾ ਰਿਹਾ ਅਸੀਂ ਵੀ ਉਹ ਗੱਲ ਮੰਨਨੀ ਏ

ਨਾਲੇ ਦੇਖੋ ਤੁਹਾਨੂੰ ਸਹੀ ਲੱਗ ਕੀ ਰਿਹਾ ਆਪਣੇ ਮਨ ਦੀ ਕਰੋ

ਜੋ ਵੀ ਕਹਿੰਦਾ ਆਪਣੇ ਮੰਨ ਦੀ ਕਰੋ ਕਿਸੇ ਦੀ ਕਰੋ ਸੁਣੋ ਸਭ ਦੀ ਅਗਲੇ ਨੂੰ ਇਹ ਨਾ feel ਕਰਵਾਉ ਵੀ ਮੈਂ ਤੁਹਾਡੀ ਸੁਣਦੀ ਨੀਂ ਹਾਂਜੀ ਹਾਂ ਠੀਕ ਏ ਜੀ ਜਰੂਰ ਕਰਾਂਗੇ ਮੰਨੋ ਵੀ ਉਹ ਤਾਂ ਬਾਕੀ depend ਆ

ਗੱਲਾਂ ਚ ਕੀ ਪਤਾ ਇੱਕ ਗੱਲ ਆਪਾਂ ਨੂੰ ਸਹੀ ਲੱਗ ਹੋਵੇ

ਹੈਲੋ

ਹਾਂ?

ਆ

ਸਪਨਾ ਤੂੰ ਕੀ ਦੇ ਪੀ ਕਰਨ?

ਠੀਕ ਆ ਠੀਕ ਆ। ਠੀਕ ਚਾਹੀਦਾ। ਹੋਰ ਕੀ ਕਰਨ ਦੀ ਆ?

ਵੇਹਲੀਆਂ ਬੈਠੀਆਂ ਗੱਲਾਂ ਬਾਤਾਂ ਮਾਰਨ ਦੀਆ ਆ

ਹਾਂ ਭੈਣਾਂ ਅੱਜ ਤੇ ਕਿਤੇ ਸਬਜ਼ੀ ਏਨੀ ਸਵਾਦ ਬਣੀ ਕਿਤੇ ਰੋਟੀ ਕਿਤੇ ਇਹਨਾਂ ਮਜ਼ਾ ਆਇਆ ਖਾਣ ਦਾ ਦੇਸੀ ਘਿਓ ਪਾ ਕੇ ਸਬਜ਼ੀ ਚ

ਵੰਧਨਾ ਨੇ ਅੱਜ ਕਢਿਆ ਹੀ ਦੇਸੀ ਘਿਓ ਕਿਨ੍ਹਾ ਪਾਈਆ ਡੇਢ ਪਾਈਆ ਹੀ।

ਕਿਤੇ ਬੜਾ ਮਜ਼ਾ ਆਇਆ।

ਅੱਜ ਬੁਖਾਰ ਜਾ ਚੜਿਆ ਈ ਗਾ ਮੈਨੂੰ ਤੇ ਗਰਮੀ ਏਨੀ ਆ ਤੇ ਏਨੀ ਗਰਮੀ ਆ ਤੇ ਦੇਸੀ ਘਿਓ ਖਾਂਦੀ ਫਿਰਦੀ ਵੇਖਲਾ

ਲੈ ਇਧਰ ਵੇਖ ਇਹਨੂੰ ਗਰਮੀ ਦੀ ਪਈ ਵੇਖਲਾ ਕਹਿੰਦੀ ਗਰਮੀ ਨੂੰ ਗਰਮੀ ਕੱਟਦੀ ਤੇ ਦੇਸੀ ਘਿਓ ਖਾਂਦੀ ਊ ਭੈਣਾਂ ਖਾਣੇ ਪੀਣੇ ਆ ਤੇ ਤੁਰੇ ਆ ਨਹੀਂ ਤਾ ਹਾਡੇ ਨਾਲੋਂ ਕਿਤੇ ਕਿੰਨੀਆਂ ਕਿੰਨੀਆਂ ਮਗਰ ਵਿਆਹੀਆਂ ਆਈਆਂ ਤੇ ਕਿਤੇ ਬੁਡਰੀਆਂ ਹੋ ਵੀ ਗਈਆਂ ਵਾ। ਤੇ ਮੈ ਵੇਖਲਾ ਬੁਖਾਰ ਚੜਿਆ ਵਾ ਮੇਰਾ ਤੇ ਵੇਖਲਾ ਹਾਲ ਮੈਨੂੰ ਬੁਖਾਰ ਚੜਿਆ ਮੈ ਨਹੀਂ ਕੁਛ ਖਾਣੀ ਪੀਣੀ ਵੀ ਮੇਰਾ ਨਹੀਂ ਦਿਲ ਕਰਦਾ।

ਚਲ ਤੈਨੂੰ ਤੇ ਮਨਾਹੀ ਹੋਏਗੀ ਭੈਣਾਂ ਆਪਾ ਤੇ ਖਾ ਪੀ ਲੈਣੇ। ਆਹੋ ਮੈਨੂੰ ਮਿਲਦੀ ਏ ਕੋਈ ਦੇਦੇ ਤਾ ਫਿਰ ਖਾ ਲਈ ਦੀ ਏ।

ਹਾਂ ਮੈਨੂੰ ਵੀ ਨਹੀਂ ਹੇਗਾ ਇਹਨਾ ਲਾਲਚ ਚੀਜ਼ ਖਾਣ ਦਾ। ਆਹੋ। ਮੇਰੇ ਨਿਆਣੇ ਮੈਨੂੰ ਦੇ ਦਿੰਦੇ ਚੀਜ਼ ਮੇਰੇ ਮੁੰਡੇ ਨੇ ਖਾਣੀ ਓਹਨੇ ਵੀ ਮੈਨੂੰ ਕਹਿਣਾ ਮੰਮਾ ਆ ਖਾਲਾ ਚੀਜ਼ ਤੇ ਜੇ ਮੇਰੀ ਵੱਡੀ ਕੁੜੀ ਨੇ ਆਉਣਾ ਉਹਨੇ ਵੀ ਚੀਜ਼ ਦੇ ਦੇਣੀ ਛੋਟੀ ਨੇ ਵੀ ਦੇ ਕੇ ਖਾਣੀ ਤੇ ਇਕ ਮੇਰੀ ਕੁੜੀ ਆ ਉਹ ਨਹੀਂ ਦੇ ਕੇ ਖਾਂਦੀ ਚੀਜ਼। ਅੱਛਾ ਹੋਰ?

ਆਹੋ ਉਹ ਨਹੀਂ ਉਹ ਨਹੀਂ ਏਦੀ ਇਹ ਨਾ ਹੇਗਾ।

ਸੱਚੀ ਭੈਣਾਂ ਮਲਕਾ ਤੂੰ ਭੁੱਖੀ ਆ? ਨਾ ਇਹਨੇ ਪੈਸਾ ਨਹੀਂ ਖਰਚਣਾ ਹੁੰਦਾ ਕੋਲ ਆਪਣਿਓ ਚਲ ਪੈਸਾ ਤੇ ਚਲ ਨਹੀਂ ਖਰਚਣਾ ਹੁੰਦਾ ਉਹ ਤੇ ਗੱਲ ਸੱਚ ਆ। ਤੇ ਲੈ ਉਹ ਆਪਣੇ ਅਗਲੇ ਸਾਂਭ ਕੇ ਰੱਖਦੀ ਪੈਸੇ ਇਹਨੂੰ ਦਸ ਰੁਪਈਏ ਦੇਦੇਗੀ ਭਾਵੇ ਮਹੀਨੇ ਬਾਅਦ ਮੰਗਲਾ ਓਦੇ ਕੋ ਦਸ ਰੁਪਈਏ ਹੋਣਗੇ। ਆਹੋ

ਓਦੀ ਜੀਭ ਬੜੀ ਲਮਕਦੀ ਹਾਏ ਬਰਗਰ, ਹਾਏ ਚਾਪਾ ਹਾਏ ਏਦਾਂ ਹਾਏ ਓ ਅੱਛਾ ਜਮਾ ਕਰਦੀਆਂ ਕੁੜੀਆਂ ਪੈਸੇ ਉਹ ਹ ਨਹੀਂ ਕਰਦੀ ਓਦੋ ਦਿੱਤੇ ਪੰਜਾਹ ਰੁਪਈਏ ਦੇ ਕੇ ਗਿਆ ਹੀ ਮਾਮਾ ਓਦਾਂ ਤੇ ਸੌ ਰੁਪਿਆਂ ਭੂਆ ਓਦੀ ਦੇ ਕੇ ਗਈ ਹੀ ਤੇ ਪੰਜਾਹ ਈ ਉਹ ਨਿੱਕੀ ਦੇ ਦੋ ਸੌ, ਦੋ ਸੌ ਹੀ ਭੈਣ ਵੀ ਆਈ ਹੀ ਨਾ ਨਾਲ ਤੇ ਦੋ ਸੌ ਰੁਪਈਆ ਹੀ ਓਹਨਾ ਕੋ ਉਹ ਦੋਵਾਂ ਜਾਣੀਆ ਨੇ ਪਤਾ ਨਹੀਂ ਲੱਗਣ ਦਿੱਤਾ ਕਿੱਧਰ ਗਿਆ।